ਸੜਕ ਦੇ ਤੇ ਮੈਂ ਕਿਹਾ ਚਲੋ ਹੁਣ rest ਦਾ rest ਹੋ ਗਈ ਹੈ ਖਤਮ ਚੱਲ ਮੈਂ ਕਿਹਾ ਉੱਠ ਵੀਰ ਚੱਲੀਏ ਲਗੀਏ ਕੰਮ ਤੇ ਜਦੋ ਮਾੜਾ ਉਠੇ ਤੇ ਏਦਾਂ ਸੜਕ ਦੇ ਤੇ ਨਾਲ ਹੀ ਹਾਂ ਤੇ ਮੁੜਕੇ ਮੈਨੂੰ ਕਹਿੰਦਾ ਉਹ ਬੱਲੇ ਬੱਲੇ ਵੀਰੇ ਕਿਦਾਂ ਮੈਂ ਕਿਹਾ ਠੀਕ ਠਾਕ ਮੁੜਕੇ ਮੈਂ ਓਦੇ ਵੱਲ ਧਿਆਨ ਬਾਅਦ ਚ ਦਿੱਤਾ ਪਹਿਲਾਂ motorcycle ਦਿੱਤਾ ਗੁਰੂਆ motorcycle ਇਨ੍ਹਾਂ ਸਾਫ ਤੇ ਕਿਆ ਹੀ ਬਾਤਾਂ।

ਹਾਂ ਮੈਂ ਕਿਹਾ ਕਾਹਦਾ ਕੰਮ ਕਰਦਾ ਇਹੋ ਕੰਮ ਚਲਦਾ ਕਹਿੰਦਾ ਆਹੋ ਇਹੋ ਚਲਦਾ ਫੇਰੇ ਦਾ ਕੰਮ ਕਰਦਾ ਮੈਂ ਤੇ ਮੈਂ ਕਿਹਾ ਕਿੰਨੇ ਕੁ ਪੈਸੇ ਬਣੀ ਜਾਂਦੇ ਕਹਿੰਦਾ ਵੀਰ ਕਿ ਰੁਪਇਆ ਯਾਰ ਬਸ ਝੂਠ ਨਹੀਂ ਮਾਰਦਾ ਚਾਰ ਸੋ ਸਾਡੇ ਚਾਰ ਸੋ ਪੰਜ ਸੋ ਸਾਡੇ ਤਿੰਨ ਸੋ ਵੀ ਕਹਿੰਦਾ ਬਣ ਜਾਂਦਾ ਹੈ ਹਾਂ ਤੇ ਆਹ ਤੇ ਵਧੀਆ ਪਾਜੀ ਨਾਲੇ ਆਪਣਾ ਕੰਮ ਨਾਲੇ। ਆਹੋ ਆਹੋ ਤੇਲ ਖਰਚਾ ਕੱਢ ਕੇ ਕਹਿੰਦਾ ਇਹ ਸਟੇਫਨ ਹੋਰਆਂ ਨਾਲ ਵਜਾਉਂਦਾ ਹੁੰਦਾ ਸੀ ਕੇ ਢੋਲਕੀ।

ਆਹੋ ਓਦੋ ਤਾਂ ਤੁਸੀ ਨਿਕੇ ਨਿਕੇ ਸੀ ਜੁਸੇ ਨੂੰ ਪਤਾ ਵਾ ਸਾਰਾ ਕੁਛ ਇਹ ਪਾਸਟਰ ਜਿਹੜਾ ਵਾ ਸਟੇਫਨ ਘੁੱਡਾ ਇਕ ਹੋਰ ਹੁੰਦਾ ਸੀ ਜਫਰਵਾਲ ਦਾ ਪਤਾ ਨਹੀਂ ਉਹ ਦਾ ਮੈਨੂੰ ਨਾਂ ਭੁੱਲ ਗਿਆ ਹੀ ਓਹਦਾ ਇਨ੍ਹਾਂ ਦੇ ਚਾਚੇ ਭਰਾ ਸੀ ਇਨ੍ਹਾਂ ਦਾ ਪਾਸਟਰ ਸ਼ਮੇ ਹੁਣਾ ਦਾ। ਸਾਬੀ ਸਾਬੀ ਮੁੰਡਾ ਇਹਦਾ ਭਰਾ ਸੀ ਘੋਲੋ ਦਾ। ਆਹੋ ਆਹੋ ਆਹੋ ਤੇ ਉਹ ਹੁੰਦਾ ਸੀ ਇਹ ਓਦੋਂ ਢੋਕਲੀ ਵਜਾਉਂਦਾ ਹੁੰਦਾ ਸੀ ਮੁੰਡਾ ਤੇ ਇਹ ਵੀ ਆਉਂਦੇ ਹੁੰਦੇ ਸੀ ਸਾਡੇ।

ਆਹੋ ਤੇ ਉਦੋਂ ਤੇ ਮੇਰਾ ਜਨਮ ਹੀ ਨਹੀਂ ਹੋਇਆ ਮੇਰਾ ਹੋਇਆ ਸੀ ਇਹ ਛਿਆਨਵੇਂ ਚ ਹੋਇਆ ਮੇਰਾ। ਥੋੜੇ ਜੇ ਤਾਂ ਮੰਨ ਲਾ ਵੀ ਤੇ ਸਟੀਫਨ ਦੀ ਕੁੜੀ ਲਾ ਲਾ ਇਨ੍ਹਾਂ ਫਰਕ ਸਾਡਾ ਤੇ ਇਹਦਾ ਇਨ੍ਹਾਂ ਦਾ ਤੇ ਮੇਰਾ। ਠੀਕ ਹੈ ਠੀਕ ਹੈ। ਵਾ ਵਾ ਹੀ ਓਦੋਂ ਵੀ ਏਦਾਂ ਏਦਾਂ ਦਾ ਹੀ ਹੁੰਦਾ ਵੀ ਓਦੋ ਵੀ। ਆਹੋ

ਹਮ ਖਾਣ ਪੀਣ ਨੂੰ ਤਗੜਾ ਵਾ ਤੇ ਨਸ਼ਾ ਪਤਾ ਹੈਨੀ।

ਆਹੋ ਹਮ ਜਿਹੜਾ ਨਸ਼ਾ ਪਤਾ ਕਰਨ ਵਾਲਾ ਬੰਦਾ ਉਹ ਅੰਦਰੋਂ ਖੋਖਲਾ ਹੋ ਜਾਂਦਾ। ਥੋੜਾ ਟਾਈਮ ਬਾਅਦ ਓਹਨੇ ਮੰਨ ਲਓ ਜੇ ਵੀਹ ਸਾਲ ਉਮਰ ਘੱਟ ਜਾਂਦੀ ਗੱਲ ਕਾਦੀ ਜੀ ਦੂਜੀਆਂ ਨਾਲੋਂ। ਤੇ ਮੰਨ ਕੇ ਕਹੀਏ ਵੀਹ ਸਾਲ ਉਮਰ ਬਾਕੀ ਹੈ ਬਾਕੀ ਰੱਬ ਚਾਹੇ ਤਾਂ ਭਾਵੇਂ ਉਹਨਾਂ ਦੀ ਉਮਰ ਵਧਾ ਦੇ ਬੱਚਿਆਂ ਦੀ। ਉਹ ਮੁੜਕੇ medical ਦੇ ਹਿਸਾਬ ਨਾਲ ਵਾਂ medical ਇਹੋ ਵੀ

ਹਾਂਜੀ ਹਮ Hello

ਉਹ ਹੁੰਦਾ ਇਥੇ ਕਿ ਓਹਦਾ ਨਾਮ ਆ ਯਾਰ ਮੈਨੂੰ ਨਾਂ ਨਹੀਂ ਆਉਣ ਡੇਆ ਕਲਾਨੌਰ

ਅੱਛਾ ਘੁਦਾ ਜਿਹੜਾ ਤੇ ਸਟੀਫਨ ਇਹ ਦੋਵੇਂ ਸਗੇ ਭਰਾ ਸੀ ਨਾ। ਹਾਂ ਤੇ ਸਟੀਫਨ ਕਿਥੇ ਹੁੰਦਾ? ਸਟੀਫਨ ਓਥੇ ਹੁੰਦਾ ਵਾ ਸਵਾਂਗ ਚ ਅਸਾਮ ਚ। ਆਹੋ ਇਹ ਦੋ ਭਰਾ ਸੀ ਨਾ ਤੇ ਫੇਰ ਇਹ ਥਾਂ ਥੁ ਕਿਦਾਂ।

ਆਹ ਪਹਿਲਾਂ ਘਰ ਜਿਹੜਾ ਸੀ। ਉਹ ਵੇਚ ਗਏ ਜਿਥੇ ਚਰਚ ਲਗਦਾ ਹੁੰਦਾ ਸੀ। ਅੱਛਾ ਉਹ ਵੇਚ ਦਿੱਤਾ ਵਾ ਪਿੰਡੋ ਸਭ। ਹਾਂਜੀ ਹਾਂਜੀ ਕਲਾਨੌਰ ਲਿਆ। ਹੁਣ ਤੇ ਜਿਹੜਾ ਸਟੀਫਨ ਆ ਤੇ ਓਹਦਾ ਯਾਰ ਕੋਈ ਨਾਂ ਨੂੰ ਲਗਦਾ ਸੀ ਇਹੋ ਕੋਈ ਗਲਤ ਕੰਮ ਚ ਪਤਾ ਨਹੀਂ ਮੈਨੂੰ ਆਹੋ ਤੇ ਉਹ ਫੇਰ ਉਹ ਚੱਕਰਾਂ ਚ ਸਵਾਂਗ ਚੱਲ ਗਿਆ ਫੇਰ। ਓਥੇ ਹੁਣ ਕਰਦਾ ਵਾ ਤੇ ਓਥੇ ਨਿਆਣੇ ਨਿਉਣੇ ਲੈ ਗਿਆ ਸੀ ਤੇ ਹੁਣ ਓਹਨੇ ਆਪਣੀ ਕੁੜੀ ਦਾ ਵਿਆਹ ਕੀਤਾ। ਨਹੀਂ ਤੇ ਨਾਂ ਓਹਦਾ ਇਥੇ ਲਗਦਾ ਸੀ ਪਿੰਡ ਹੀ। ਹਾਂਜੀ ਹਾਂਜੀ ਇਥੇ ਜਫਰਵਾਲ ਲੱਗਦਾ ਸੀ। ਅੱਛਾ ਕੋਈ ਜਨਾਨੀ ਤੋਂ।

ਹਮ ਨਿਆਣੇ ਓਹਦੇ ਤਿੰਨ ਸੀ ਪਾਜੀ ਦੋ ਕੁੜੀਆਂ ਸੀ ਤੇ ਇਕ ਓਹਦਾ ਮੁੰਡਾ ਹੋਇਆ ਸੀ ਬਾਅਦ ਚ। ਅੱਛਾ ਅੱਛਾ ਹਾਂਜੀ ਚਿਰ ਬਾਅਦ ਹੀ ਹੋਇਆ ਸੀ ਹਾਂ ਉਹ ਵੀ ਮੁੰਡਾ ਮਤਲਬ ਠੀਕ ਨਹੀਂ ਸੀ।

ਉਹ ਠੀਕ ਨਹੀਂ ਸੀ ਹੁਣ ਮੇਰੇ ਹਿਸਾਬ ਨਾਲ ਠੀਕ ਆ ਕਾਫੀ ਚਿਰ ਪਹਿਲਾਂ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਮੈਂ ਓਹਦੀ photos ਫ਼ੁਟਵਾਂ ਵੇਖੀਆਂ ਸੀ facebook ਤੇ ਹੁਣ ਦਾ ਪਤਾ ਨਹੀਂ ਮੁੰਡੇ ਦਾ ਮਤਲਬ। ਕਿ ਹਿਸਾਬ ਕਿਤਾਬ ਆ ਤੇ ਕਿੰਨਾ ਵੱਡਾ ਹੋਇਆ ਕਿਦਾਂ ਵਾ ਯਾਂ ਕਿਦਾਂ ਨਹੀਂ ਕਿੰਨਾ ਨਹੀਂ।

ਹਮ ਚਲੋ ਹਾਂਜੀ ਹੋਰ

ਘਰ ਆ ਕੇ ਵੇਖ ਲਾ।

ਹਾਂਜੀ ਹਾਂਜੀ ਹਾਂਜੀ ਬੜੀ ਰੌਣਕ ਹੁੰਦੀ ਨਾਨੀ ਤੇਰੀ ਮੈਂ ਸਿੰਧੂ ਦਾ ਡੈਡੀ ਤੇ ਮਾਤਾ ਮੇਰੀ ਮੇਰੀ ਕਾਲਾ ਸਾਡਾ ਫੇਰ ਜੁਸਾ ਮਲਕੇ। ਮੰਮੀ ਤੇਰੀ ਬਲਕਿ ਜਿਨ੍ਹੇ ਇਹ ਸਾਰਾ ਪਰਿਵਾਰ ਵਾ ਨਾ ਇਹ ਸਿਰਫ਼ ਪਰਿਵਾਰ ਸਾਰਾ ਓਥੇ ਜਾਂਦਾ ਹੁੰਦਾ ਸੀ ਸਿਰਫ ਤੇਰਾ ਨਾਨਾ ਛੱਡ ਕੇ ਉਹ ਨਹੀਂ ਜਾਂਦਾ ਹੁੰਦਾ ਸੀ ਘੱਟ ਵੱਧ ਹੀ ਜ਼ਿਆਦਾ mood ਦਾ ਹੀ ਆ। ਆਹ ਉਹ ਹੁਣ ਵੀ ਨਹੀਂ ਜਾਂਦਾ ਹੁਣ ਵੀ ਇਥੇ ਚੱਲ ਜਾਂਦਾ ਕਈ ਵਾਰ ਕਿ ਇਹਦਾ ਨਾਂ ਵਾਂ। ਆਹ ਫਾਟਕ ਤੇ ਜਿਹੜਾ ਵਾ ਫਾਟਕ ਤੇ ਜਿਹੜਾ ਚਰਚ ਆ ਵਿਧੀਪੂਰ ਹਾਂਜੀ ਹਾਂਜੀ ਵਿਧੀਪੂਰ ਵੱਲ ਜਾਂਦਾ ਹੈ ਉਹ ਵੀ ਕਦੇ ਕਦਾਰ।

ਉਹ ਤੇ ਜਾਂਦੇ ਉਹ ਪਿੰਡ ਹੀ ਜਾਂਦਾ ਹੁਣ।

ਉਹ ਹੁਣ ਹੈਗਾ ਮੁੰਡਾ ਇਕ ਪਾਸਟਰ ਆ ਉਹ ਓਥੇ ਜਾਂਦਾ ਨਵਾਂ ਹੀ ਹੈ ਪਾਸਟਰ ਮਤਲਬ ਨਵਾਂ ਨਹੀਂ ਓਹਨੂੰ ਛੇ ਸੱਤ ਸਾਲ ਹੋਏ ਸੰਗਤੀ ਕਰਦੇ ਨੂੰ।

ਬਿਲਕੁਲ ਬਿਲਕੁਲ ਹਾਂਜੀ ਠੀਕ ਠੀਕ ਠਾਕ। ਮੇਰੇ ਹਿਸਾਬ ਨਾਲ ਫੋਜ ਚ ਖਰੇ ਦਿਮਾਗ ਓਹਦਾ ਹਿਲ ਗਿਆ ਸੀ ਉਹ ਜਦੋ ਘਰ ਆਉਂਦਾ ਓਹਨੂੰ ਦੋ ਕੰਮ ਹੀ ਹੈ। ਆਹ ਚੱਲੋ ਠੀਕ ਆ ਫੇਰ ਪਾਜੀ light ਬਤੀ ਨਾ ਬੰਦ ਹੋ ਜਾਣੀ ਹੈ ਤੇ ਮੈਂ ਨਾ ਪਾਣੀ ਪੂਣੀ ਭਰਲਾ ਪੀਣ ਪੁਣ ਵਾਸਤੇ। ਬਾਅਦ ਚ ਫੇਰ ਸ਼ਾਮ ਨੂੰ ਬਤੀ ਆਉਣੀ ਜੇ ਹਾਂਜੀ ਛੇ ਕੁ ਵਜੇ ਆਉਣੀ ਫੇਰ।

hello ਹਾਂਜੀ ਨੀਂਦ ਨੀ ਆਉਂਦੀ

ਹਮ ਕਿਆ ਬਾਤਾਂ ਹੈ ਕੁਸ਼ ਵੀ ਨੀ ਅੱਛਾ ਚੱਲ ਵਧੀਆ ਕਿ ਫਿਰਨਾ ਤੁਰਨਾ ਚਾਹੀਦਾ

ਹੋਰ ਵਧੀਆ ਵਧੀਆ

ਫੇਰ ਸੈਰ ਕਰਲਿਆ ਕਰ ਉਹ ਕਰਾਂਗੇ ਸ਼ੈਰ ਮੋਟੇ ਹੁਣਾ

ਮਾੜੇ ਜਹੇ ਮੈਂ ਕਿਹਾਂ ਮੋਟੇ ਹੋਜੀਏ ਬਹਿ ਬਹੁ ਕੇ

ਅੱਛਾ ਵਧੀਆ ਤੇ ਮੋਟਰਾਂ ਚੱਲਣ ਡੀਆ ਲੋਕਾਂ ਦੀਆ ਬੱਤੀ ਆਏ ਤੇ

ਹਮ ਸਾਡੇ ਆਪ ਹੁਣ ਬੱਤੀ ਆਈ ਠੀਕ ਅੱਛਾ ਹੁਣ ਸਾਰੇ ਗਏ ਪਾਣੀ ਪੁਣੀ ਭਰਨ

ਨਹੀਂ ਅਜੇ ਖਾਨੀ ਆ

ਹਮ ਖਾਣੀ ਅਜੇ ਠੀਕ ਸਾਡੇ ਪਿੰਡ ਪਰਸੋਂ ਵੀ ਬੜੀ ਲੜਾਈ ਹੋਈ

ਉਹ ਨਾ ਉਹ ਕਿਸੇ ਦੇ ਨਾ, ਉਹ ਸੀ ਹੋਇਆ ਸੀ ਕਿਸੇ ਦੇ ਕਿਸੇ ਦੀ ਗਲੀ ਚ ਮਿੱਟੀ ਸਿਟਾਈ ਸੀ ਕਿਸੇ ਨੇ ਉਹ

ਹਮ ਉਹਨਾਂ ਦਾ ਵਰਾਂਡਾ ਵਰੁਡਾਂ ਸਾਰਾ ਡਾਹਤਾਂ ਸੀ

ਆਹੋ ਬਾਦ ਚੋਂ ਆ ਕੇ ਉਹ ਬੜਾ ਬੋਲਣ ਡਈ ਸੀ

ਜਿਹੜੀਆ ਤੇ ਉਹ ਬਾਦ ਚੋਂ ਨਾ, ਉਹ ਗਏ ਉੱਥੇ

ਅੱਛਾ ਆਏ ਸੀ ਤੇ ਬਾਦ ਚੋਂ ਉਹ ਵੀ ਗਏ ਸਾਰੇ ਉਥੇ

ਬਾਦ ਚੋਂ ਪੰਚੇਤ ਵੀ ਕੱਠੀ ਕੀਤੀ ਉਹਨਾਂ ਨੇ

ਨਹੀਂ ਹਲੇ

ਅੱਛਾ ਨਿਬੜਿਆ ਨੀ ਤੇ ਫਿਰ ਸਾਡੇ ਪਿੰਡ police ਆਈ ਅੱਛਾ ਫੇਰ ਇੱਕ ਭਾਈ ਦੀ ਸ਼ਰਾਬ ਲੈਗਈ ਫੜ ਕੇ

ਆਹੋ ਆਹ

ਕਹਿਣ ਡੇ ਵੀ police ਵਾਲੇ ਕਹਿੰਦੇ ਵੀ ਹੁਣ ਨਾ ਕੱਢਿਓ

ਕਹਿੰਦੇ ਨਈ ਤਾਂ ਚੁੱਕ ਕੇ ਲੈਜਾਂਗੇ

ਹਮ ਚਲੋ ਵਧੀਆ ਕੇ ਓਦਾ ਕਿਹੜੇ ਛੱਡਣੇ ਸੀ ਆਹ ਉਹਦੀ ਕੁੜੀ ਕਹਿਦੀ ਸੀ ਕੁੜੀ ਕਹਿੰਦੀ ਸੀ ਉਹਦੀ ਕਹਿੰਦੀ ਮੈਂ ਤੇ ਖੇੜਾ ਛਡਾਇਆ ਇਹਦਾ ਮਸ ਕਿਤੇ

ਆਹ ਉਹਦਾ ਜਵਾਈ ਵੀ ਲੜਦਾ ਸੀ ਏਸੇ ਗੱਲੋਂ

ਕਹਿੰਦਾ ਸੀ ਜੇ ਡੈਡੀ ਸ਼ਰਾਬ ਨਾ ਨਾ ਛੱਡੀ, ਕਹਿੰਦਾ ਮੈਂ ਲੈ ਚੱਲ ਜਾਣਾ ਫਿਰ ਆਪਣੇ ਪਿੰਡ ਹਮ ਅੱਛਾ

ਹੋਰ ਪੜਾਈ ਪੁੜਾਈ ਚੱਲ ਡਈ ਆ

ਜਾਣਾ ਵਾਂ ਸਵੇਰੇ ਸਵੇਰੇ ਸਕੂਲ

ਉ ਆਹੋ ਅੱਛਾ ਚੱਲ ਵਧੀਆ ਵਧੀਆ ਵਧੀਆ ਹੋਰ ਸਭ ਆਂਡੀ ਗਵੰਡੀਂ

ਹੁਣ ਭਾਬੀ ਰਾਜ ਵੀ ਪਾਣੀ ਡਾਉਣ ਆਈ ਆ

ਅੱਛਾ ਤੁਰਨ ਗਾਣ ਲੱਗ ਗਿਆ ਸੀ ਹਾਂਜੀ

ਆਹ ਅੱਛਾ ਚੱਲ ਵਧੀਆ ਫਿਰ

ਤੇ ਉਹ ਹਲੂ ਘਰੇ ਆਇਆ ਸੀ ਤੇ ਫੇਰ ਚੱਲ ਗਿਆ ਦਵਾਰਾਂ

ਉਹ ਘੜੀ ਮੁੜੀ ਕਦੀ ਅਰਜਨ ਇੱਥੇ ਚੱਲੀਏ ਕਰ ਅਰਜਨ ਉੱਥੇ ਚੱਲੀਏ ਕਦੀ ਕੁਸ਼ ਲੈਣ ਚੱਲ ਜਾਂਦੇ ਆ ਕਦੀ ਕੁਸ਼ ਲੈਣ ਚੱਲ ਜਾਂਦੇ ਆ

ਝੂਠ ਏਦਾਂ ਈ ਆ